ਫੁੱਲਾਂ ਦਾ ਹਾਰ ਵੀ ਟੰਗਿਆ ਹੋਇਆ ਹੈ ਇੱਕ ਗਮਲਾ ਦਿਖਾਈ ਦੇ ਰਿਹਾ ਹੈ ਇਸ ਵਿੱਚ ਬੂਟਾ ਵੀ ਲੱਗਿਆ ਹੋਇਆ ਹੈ।

ਤੇ ਸਾਈਡ ਤੇ ਇਕ ਬਹੁਤ ਵੱਡੀ ਪੇਂਟਿੰਗ ਵੀ ਦਿਖਾਈ ਦੇ ਰਹੀ ਹੈ।

ਇੱਸ ਤੇ ਇੱਕ ਬੋਰਡ ਲੱਗਿਆ ਹੋਇਆ ਹੈ ਜਿੱਸ ਤੇ ਬਾਏ ਥ੍ਰੀ ਗੇਟ ਵਨ ਫ੍ਰੀ ਵੀ ਲਿੱਖਿਆ ਹੋਇਆ ਹੈ।

ਸਾਹਮਣੇ ਪੰਖੇ ਵੀ ਦਿਸ ਰਹੇ ਹਨ ਇੱਕ ਸ਼ੀਸ਼ੇ ਵਾਲਾ ਦਰਵਾਜ ਵੀ ਦਿਸ ਰਿਹਾ ਹੈ।

ਗੇਟ ਦੇ ਉੱਪਰ ਬੋਰਡ ਲੱਗਿਆ ਹੋਇਆ ਹੈ ਜਿਸ ਦੇ ਐਲ_ਡੀ_ਐਸ_ਐਸ ਪਲਾਜਮਾ ਸਕੂਲ ਲਿਖਿਆ ਹੋਇਆ ਹੈ ਤੇ ਸਾਈਡ ਤੇ ਬਹੁਤ ਸਾਰੇ ਪੇੜ ਪੌਦੇ ਵੀ ਲੱਗੇ ਹੋਏ ਹਨ।

ਸਾਹਮਣੇ ਇੱਕ ਰੈਡ ਕਲਰ ਦੀ ਬਿਲਡਿੰਗ ਦਿਸ ਰਹੀ ਹੈ ਉਸ ਦੇ ਉੱਪਰ ਟੀਨਾ ਦੀ ਸ਼ਤ ਪਈ ਹੋਈ ਦਿਸ ਰਹੀ ਹੈ।

ਤੇ ਉੱਥੇ ਇੱਕ ਟੈਂਟ ਵੀ ਲੱਗਿਆ ਹੋਇਆ ਹੈ ਬੋਡ ਦੇ ਉੱਪਰ ਵੇਰਕਾ ਮਿਲਕ ਬਾਰ ਲਿਖਿਆ ਹੋਇਆ ਹੈ।

ਸਾਹਮਣੇ ਇੱਕ ਡਸਟਬਿਨ ਵੀ ਪਿਆ ਹੋਇਆ ਹੈ ਇੱਕ ਬੋਰਡ ਵੀ ਲੱਗਿਆ ਹੋਇਆ ਹੈ ਜਿਸ ਵਿੱਚ ਪਬਲਿਕ ਬਸ ਸਟੋਪ ਵੇਰਕਾ ਲਿਖਿਆ ਹੋਇਆ ਹੈ।

ਇਸ ਦੇ ਬਾਰ ਗਮਲੇ ਲੱਗੇ ਹੋਏ ਹਨ ਤੇ ਫੁਆਰੇ ਵੀ ਲੱਗੇ ਹੋਏ ਹਨ।

ਸਾਹਮਨੇ ਸਮਾਨ ਧੌਣ ਵਾਲੀਆਂ ਗੱਡੀਆਂ ਲੱਗੀਆਂ ਹੋਈਆਂ ਹਨ ਇੱਸ ਵਿੱਚ ਲਾਲ ਬੋਰੀਆਂ ਵਿੱਚ ਬਹੁਤ ਸਾਰਾ ਸਮਾਨ ਰੱਖਿਆ ਹੋਇਆ।

ਓਹ ਇੱਕ ਤਸਵੀਰ ਖਿੰਚਵਾ ਰਿਹਾ ਹੈ ਲੱਗੇ ਸ਼ੱਗੈ ਬੜੇ ਸਾਰੇ ਪੇੜ ਪੌਧੇ ਵੀ ਦਿੱਸ ਰਹੇ ਹਨ।

ਤੇ ਸਾਮਣੇ ਪੰਖੇ ਵੀ ਲੱਗੇ ਹੋਏ ਹਨ ਤੇ ਟਿਊਬਲਾਈਟ ਵੀ ਦਿਸ ਰਹੀ ਹੈ ਤੇ ਬਿਜਲੀ ਦਾ ਸਵਿਚ ਬੋਰਡ ਵੀ ਦਿਸ ਰਿਹਾ ਹੈ।

ਸਾਮਣੇ ਇੱਕ ਬੋਹੁਤ ਵੱਡੀ ਪੁਰਾਨੇ ਜ਼ਮਾਨੇ ਦੀ ਬਿਲਡਿੰਗ ਦੀ ਦਿੱਸ ਰਹੀ ਹੈ ਤੇ ਇਹ ਕੋਈ ਰਾਜੇ ਮਹਾਰਾਜੇਆਂ ਦੀ --

ਸਾਹਮਣੇ ਇੱਕ ਸਕੂਲ ਦਾ ਪਲੇਗਰਾਉਂਡ ਦਿਸ ਰਿਹਾ ਹੈ ਜਿਸ ਵਿੱਚ ਬੱਚੇ ਬਾਸਕਿਟਬਾਲ ਖੇਲ ਰਹੇ ਹਨ।

ਕੁੱਤਾ ਬੈਠਾ ਹੋਇਆ ਦਿਸ ਰਿਹਾ ਹੈ ਸਾਹਮਣੇ ਬਹੁਤ ਸਾਰੇ ਲੋਗ ਵੀ ਦਿਸ ਰਹੇ ਹਨ ਬਹੁਤ ਸਾਰੀ ਲਾਈਟਾਂ ਵੀ ਲੱਗੀਆਂ ਹੋਈਆਂ ਹਨ ਸਾਈਡ ਤੇ ਇੱਕ ਜੁੱਤਾ ਵੀ ਦਿਸ ਰਿਹਾ ਹੈ।

ਤੇ ਸ਼ਿਵ ਸ਼ੰਕਰ ਭੋਲੇਨਾਥ ਦੀ ਪ੍ਰਤਿਮਾ ਵੀ ਹੈ ਗਣੇਸ਼ ਭਗਵਾਨ ਤੇ ਕਾਰਤਿਕੇਯ ਦੀ ਮੂਰਤੀ ਵੀ ਲੱਗੀ ਹੋਈ ਹੈ ਤੇ ਲਾਗੇ ਹਨੂੰਮਾਨ ਜੀ ਦੀ ਮੂਰਤੀ ਵੀ ਹੈ।

ਤੇ ਇਸਦੇ ਬਾਹਰ ਅਮੁਲ ਲਿਖਿਆ ਹੋਇਆ ਹੈ ਤੇ ਪੀਜ਼ਾ ਵੀ ਲਿਖਿਆ ਹੋਇਆ ਹੈ ਇਸ ਦੁਕਾਨ ਨੂੰ ਬੈਲੂਨ ਨਾਲ ਡੈਕੋਰੇਟ ਕੀਤਾ ਹੋਇਆ ਹੈ।

ਵਿੱਚ ਬੜੇ ਸਾਰੇ ਪੇੜ ਪੌਦੇ ਲੱਗੇ ਹੋਏ ਦਿਸ ਰਹੇ ਹਨ ਤੇ ਛੋਟੀ-ਛੋਟੀ ਹਰੀ ਭਰੀ ਘਾਸ ਵੀ ਲੱਗੀ ਹੋਈ --

ਤੇ ਸਾਹਮਣੇ ਇੱਕ ਸੜਕ ਵੀ ਦਿਖਾਈ ਦੇ ਰਹੀ ਹੈ ਤੇ ਆਸਮਾਨ ਵੀ ਦਿਖਾਈ ਦੇ ਰਿਹਾ ਹੈ।

ਤੇ ਇਥੇ ਸਾਹਮਣੇ ਨੀਲਾ ਆਸਮਾਨ ਵੀ ਦਿਖਾਈ ਦੇ ਰਿਹਾ ਹੈ ਇਥੇ ਇੱਕ ਫੁਆਰਾ ਲੱਗਿਆ ਹੋਇਆ ਹੈ ਇਹ ਮੱਸੀਆਂ ਵਾਲਾ ਫੁਆਰਾ ਹੈ।